ਤੇ ਫਿਰ ਮੈਂ ਗੱਲ ਜਿਹੜੀ ਕਰੂੰਗਾ, ਕੋਸ਼ਿਸ਼ ਕਰੂੰਗਾ, ਕਹਾਣੀਆਂ ਜ਼ਰੀਏ ਦੱਸਾਂ। ਤੇ ਜੀਹਦੇ ਨਾਲ ਆਪਾਂ ਸਾਰੇ ਸਮਝ ਜਾਨੇ ਆਂ ਹਨਾ। ਕਹਾਣੀਆਂ ਪਸੰਦ ਆ ਸਾਰਿਆਂ ਨੂੰ। ਆ ਦੇ ਆਹ ਕਹਿੰਦਾ ਹਾਂ ਅਹ ਠੀਕ ਆ ਨਾ। ਤੇ ਇੱਕ ਵਾਰੀ ਕੀ ਹੁੰਦਾ ਨਾ ਅਮ ਮਤਲਬ ਇੱਕ ਦੋ ਦੋਸਤ ਸਮੁੰਦਰ ਦੇ ਕਿਨਾਰੇ ਚੱਲੇ ਜਾ ਰਹੇ ਹੁੰਦੇ ਆ। ਉਹ ਕਾਫ਼ੀ ਦੂਰੀ ਤੇ ਦੇਖਦੇ ਆ ਵੀ ਕੋਈ ਬੰਦਾ ਵਾਰ-ਵਾਰ ਝੁਕ ਰਿਹਾ ਵਾ। ਫਿਰ ਸਿੱਧਾ ਹੋ ਰਿਹਾ। ਝੁਕ ਰਿਹਾ ਵਾ, ਸਿੱਧਾ ਹੋ ਰਿਹਾ। ਤੇ ਉਹ ਜਿਹੜਾ ਮਤਲਬ ਦੋ ਦੋਸਤ ਜਾ ਰਹੇ ਆ, ਉਹ ਇੱਕ ਦੂਜੇ ਨੂੰ ਕਹਿੰਦੇ ਆ, ਵੀ ਯਰ ਉਹ ਦੇਖ, ਉਹ ਬੰਦਾ ਪਤਾ ਨੀਂ ਕੀ ਕਰੀ ਜਾਂਦਾ। ਦੂਜਾ ਕਹਿੰਦਾ ਐਵੇਂ ਕੋਈ ਪਾਗਲ ਹੋਣਾ, ਐਵੀਂ ਕੁਸ਼ ਕਰੀ ਜਾਂਦਾ ਹੋਣਾ। ਚਲੋ ਉਹ ਗੱਲਾਂ ਕਰਦੇ-ਕਰਦੇ ਕਦਮ-ਦਰ-ਕਦਮ ਓਸੇ ਵੱਲ ਹੀ ਜਾ ਰਹੇ ਸੀ। ਜਾਂਦੇ-ਜਾਂਦੇ ਜਦੋਂ ਦੇਖਿਆ ਉਨ੍ਹਾਂ ਨੇ, ਉਹ ਕੀ ਕਰ ਰਿਹਾ ਸੀਗਾ। ਉਹ ਮੱਛੀ ਚੱਕ ਰਿਹਾ ਸੀ। ਕਿਉਂਕਿ ਸਮੁੰਦਰ ਚ ਤੁਸੀਂ ਪੜ੍ਹਿਆ ਹੋਣਾ, ਵੀ ਜਵਾਰਭਾਟੇ ਆਉਂਦੇ ਆ ਹਨਾ। ਲਹਿਰਾਂ ਬਹੁਤ ਉੱਚੀਆਂ ਆਉਂਦੀਆਂ। ਉਹ ਲਹਿਰਾਂ ਦੇ ਨਾਲ ਬਹੁਤ ਮੱਛੀਆਂ ਕਿਨਾਰਿਆਂ ਤੇ ਆ ਜਾਂਦੀਆਂ ਨੇ, ਉਹ ਮਰ ਜਾਂਦੀਆਂ ਨੇ। ਉਹ ਬੰਦਾ ਕੀ ਕਰ ਰਿਹਾ ਸੀ, ਇੱਕ ਮੱਛੀ ਚੱਕਦਾ ਸੀ, ਸਮੁੰਦਰ ਚ ਸਿੱਟ ਦਿੰਦਾ ਸੀ। ਇੱਕ ਮੱਛੀ ਚੱਕਦਾ ਸੀ, ਸਮੁੰਦਰ ਚ ਸਿੱਟ ਦਿੰਦਾ ਸੀ। ਤੇ ਫਿਰ ਉਹ ਉਹਦੇ ਕੋਲ ਜਾ ਕੇ ਹੱਸਣ ਲਾਗੇ। ਕਹਿੰਦੇ ਤੂੰ ਪਾਗਲ ਆਂ ਕੀ ਕਰੀ ਜਾਨਾ। ਕਹਿੰਦਾ ਮੈਂ ਮੱਛੀਆਂ ਦੀ ਜਾਨ ਬਚਾ ਰਿਹਾਂ। ਉਹ ਕਹਿੰਦੇ ਏਸ ਜਿਹੜਾ ਸਮੁੰਦਰ ਦਾ ਤੱਟ, ਆਪਾਂ photos, videos ਜੇ ਆਪ ਨਹੀਂ ਗਏ ਕਦੇ, ਦੇਖੀਆਂ ਨਾ, ਸਮੁੰਦਰ ਦੇ ਕਿਨਾਰੇ photos ਦੇਖੀਆਂ ਨਾ। video ਦੇਖੀ ਹੋਊ ਗੀ। ਕਿੰਨਾ ਵੱਡਾ ਹੁੰਦਾ ਸਮੁੰਦਰ। ਤੇ ਜਿੰਨਾ ਵੱਡਾ ਸਮੁੰਦਰ ਆ, ਉਨਾ ਹੀ ਵੱਡਾ ਉਹਦਾ ਤੱਟ ਆ, ਕਿਨਾਰਾ ਵਾ। ਉਹ ਕਹਿੰਦੇ ਇਨਾ ਵੱਡਾ ਕਿਨਾਰਾ ਵਾ, ਇਸ ਸਮੁੰਦਰ ਦਾ। ਇਸੇ ਤਰ੍ਹਾਂ ਦੇ ਦੁਨੀਆਂ ਚ ਕਿੰਨੇ ਸਮੁੰਦਰ ਨੇ, ਤੇ ਸਭ ਸਮੁੰਦਰਾਂ ਦੇ ਕਿਨਾਰਿਆਂ ਤੇ ਮੱਛੀਆਂ ਮਰ ਰਹੀਆਂ ਨੇ। ਤੇ ਜੋ ਤੂੰ ਕਰ ਰਿਹਾਂ, ਉਹਦੇ ਨਾਲ ਕਿੱਡਾ ਕੁ ਫਰਕ ਪੈਜੂ। ਪੰਜ ਮੱਛੀਆਂ ਦੀ ਜਾਨ ਬਚਾ ਦੇਂਗਾ, ਦਸ ਦੀ ਬਚਾ ਦੇਂਗਾ, ਪੰਦ੍ਹਰਾਂ ਦੀ ਬਚਾ ਦੇਂਗਾ। ਕੀ ਫਰਕ ਪੈਜੂ ਤਾਂ ਜਦੋਂ ਉਹ ਬੰਦੇ ਨੇ ਜੁਆਬ ਕੁਸ਼ ਨੀਂ ਬੋਲਿਆ ਉਨ੍ਹਾਂ ਨੂੰ ਬਾਹਲਾ। ਉਹਨੇ ਇੱਕ ਮੱਛੀ ਚੁੱਕੀ, ਸਮੁੰਦਰ ਚ ਸਿੱਟਦਾ ਹੋਇਆ ਬੋਲਿਆ। ਕਹਿੰਦਾ ਕੀ ਹੋਗਿਆ ਮੈਂ ਲੱਖਾਂ ਮੱਛੀਆਂ ਦੀ ਜ਼ਿੰਦਗੀ ਨੀਂ ਬਚਾ ਸਕਿਆ। ਲੱਖਾਂ ਜ਼ਿੰਦਗੀਆਂ ਚ ਕੋਈ ਫਰਕ ਨੀਂ ਪਾ ਸਕਿਆ। ਪਰ ਇੱਕ ਦੀ ਜ਼ਿੰਦਗੀ ਚ ਤਾਂ ਫਰਕ ਪੈ ਗਿਆ ਨਾ। ਤਾਂ ਇਹੀ ਹੋ ਰਿਹਾ, ਸੋਡੇ ਸਾਰਿਆਂ ਦੇ ਨਾਲ ਇਸ ਵਕਤ। ਤੁਸੀਂ ਇਥੇ ਆ ਰਹੇ ਓਂ। ਕੋਈ ਬੁਲਾਰਾ ਆ ਰਿਹਾ ਸੋਡੇ ਨਾਲ ਗੱਲ ਕਰ ਰਿਹਾ ਵਾ, ਜਿਵੇਂ ਪਹਿਲਾਂ ਬਲਵੰਤ ਸਿੰਘ ਜੀ ਆ ਕੇ ਗਏ ਸੀ ਨਾ। ਇਸੇ ਤਰ੍ਹਾਂ ਹੋਰ ਆ ਰਹੇ ਨੇ, ਤੇ ਆਉਂਦੇ ਰਹਿਣਗੇ। ਤੇ ਜਿਹੜੇ ਵਰਿੰਦਰ ਹੋਣੀ ਕੰਮ ਕਰ ਰਹੇ ਨੇ। ਇਹ ਚੀਜ਼ ਕੀ ਕਰ ਰਹੀ ਆ, ਇਹ ਉਹੀ ਕੰਮ ਕਰ ਰਹੇ ਨੇ। ਕਿਸੇ ਨਾ ਕਿਸੇ ਦੀ ਜ਼ਿੰਦਗੀ ਚ ਫਰਕ ਪਊਗਾ ਹੀ ਪਊਗਾ। ਸੋਨੂੰ ਦੇਖ ਕੇ ਹੋ ਸਕਦਾ ਕੋਈ ਹੋਰ ਕੁੜੀ ਹੋਵੇ, ਜਿਹੜੀ ਚਾਹੁੰਦੀ ਹੋਵੇ ਕਿ ਮੈਂ ਕੁਸ਼ ਕਰਲਾਂ। ਸੁਪਨੇ ਦੇਖਦੀ ਹੋਵੇ ਤੇ ਪਰ ਉਹਦੀ ਹਿੰਮਤ ਨਾ ਪੈ ਰਹੀ ਹੋਵੇ। ਇੱਕ ਸਾਡੇ ਅੰਦਰ ਜਕ ਬਹੁਤ ਆ। ਕੁਸ਼ ਵੀ ਕਰਦੇ ਆਂ ਪਹਿਲਾਂ ਜਕ ਆ, ਫਿਰ ਸਮਾਜ ਦਾ ਡਰ ਆ, ਫਿਰ ਲੋਕਾਂ ਦੀਆਂ ਗੱਲਾਂ। ਉਹ ਸਾਰੀਆਂ ਚੀਜ਼ਾਂ ਸਾਨੂੰ ਰੋਕ ਦਿੰਦੀਆਂ ਨੇ ਕਿਤੇ ਨਾ ਕਿਤੇ। ਆਬਦੇ ਸੁਪਨੇ ਦੇਖਣ ਤੋਂ ਵੀ। ਹੋ ਸਕਦਾ ਤੁਸੀਂ ਇਥੇ ਆ ਰਹੇ ਓਂ, ਸੋਨੂੰ ਦੇਖ ਕੇ ਕੋਈ ਕੁੜੀ ਕਹਿੰਦਾ ਹੋਵੇ ਵੀ ਉਹ ਵੀ ਜਾ ਰਹੇ ਨੇ, ਮੈਂ ਵੀ ਜਾਵਾਂ। ਤੇ ਉਹ ਆਊਗੀ। ਹੁਣ ਕੀਹਨੇ, ਕੀਹਨੇ inspire ਕਰਿਆ ਉਸ ਕੁੜੀ ਨੂੰ। ਤੁਸੀਂ। ਤਾਂ ਇਥੇ ਜਿਹੜਾ ਕੰਮ ਹੋ ਰਿਹਾ, ਇਹ, ਇਹ ਨੀਂ ਗਾ, ਕਿ ਜਿਹੜੇ ਸੋਡੇ ਲਈ ਚੀਜ਼ਾਂ ਨੂੰ organize ਕਰ ਰਹੇ ਆ। ਸਿਰਫ਼ ਉਹੀ ਪ੍ਰਭਾਵ ਛੱਡ ਰਹੇ ਨੇ, ਪ੍ਰਰਿਤ ਕਰ ਰਹੇ ਨੇ, ਜ਼ਿੰਦਗੀਆਂ ਬਦਲ ਰਹੇ ਨੇ। ਤੁਸੀਂ ਆਬਦੇ ਸੁਪਨਿਆਂ ਦੇ ਰਾਹ ਤੇ ਤੁਰ ਕੇ ਵੀ, ਜ਼ਿੰਦਗੀਆਂ ਬਦਲ ਰਹੇ ਓਂ, ਤੁਸੀਂ। ਕਿਉਂ ਕਿ ਸੋਨੂੰ ਦੇਖ ਕੇ ਹੋਰ ਬਹੁਤ inspire ਹੁੰਦੇ ਹੋਣਗੇ। ਉਨ੍ਹਾਂ ਦੇ ਅੰਦਰ ਵੀ ਹੁੰਦਾ ਹੋਊਗਾ ਵੀ ਅਸੀਂ ਵੀ ਕੁਸ਼ ਕਰ ਲੀਏ। ਗੱਲ ਆ ਜਾਂਦੀ ਸੀ, ਉਹੀ ਸੁਪਨਿਆਂ ਦੀ। ਜਦੋਂ ਤੱਕ ਤੁਸੀਂ ਸੁਪਨੇ ਨਹੀਂ ਦੇਖਦੇ, ਉਦੋਂ ਤੱਕ ਕਿਤੇ ਜਾਣ ਨਾਲ, ਤੁਰਦੇ ਹੀ ਰਹਿਨੇ ਆਂ ਆਪਾਂ। ਔਰ ਸੁਪਨਿਆਂ ਦੇ ਬਿਨਾਂ ਤੁਰਨਾ, ਥੋੜ੍ਹਾ ਜਾ ਹੋ ਜਾਂਦਾ, ਵੀ ਮੰਨਲੋ ਪਾਣੀ ਛੱਡ ਤਾ, ਪਰ ਉਹਦੀ ਕੋਈ direction ਨੀਂ ਗੀ। ਖੇਤ ਚ ਜਾਂ ਕਿਤੇ ਆਪਣੇ ਘਰ ਦੇ ਵਿੱਚ ਲੱਗੀ ਕਿਆਰੀ ਨੂੰ ਪਾਣੀ ਛੱਡਿਆ ਹੋਊਗਾ।

ਬਿਨਾਂ ਉਲਝਣ ਤੇ। ਇਸ ਲਈ ਜਿਵੇਂ ਉਹ ਛੋਟੇ ਸਾਡੇ ਉਸਤਾਦ ਨੇ ਆਬਦਾ ਸੁਪਨਾ ਦੱਸਿਆ, ਇਸ ਤਰ੍ਹਾਂ ਦੇ ਸੁਪਨੇ ਸੋਡੇ ਸਾਰਿਆਂ ਦੇ ਮਨਾਂ ਚ ਹੈਗੇ ਨੇ, ਤੇ ਹੋਣੇ ਵੀ ਚਾਹੀਦੇ ਨੇ। ਇੱਕ ਜੇ ਕਹੀਏ ਵੀ ਬਿਨਾਂ ਸੁਪਨੇ ਦੇ ਤੁਰਨਾ ਇਹ ਆ। ਸੋਨੂੰ ਮੈਂ ਹਜ਼ਰ ਰੁਪਈਆ ਦੇਤਾ। ਤੇ ਕਹਿਤਾ ਵੀ ਆਹ ਚੱਕੋ। ਸੋਡੇ ਮੂਹਰੇ bus ਆ ਜਾਂ ਗੱਡੀ ਆ ਜਾਂ train ਆ ਜਾਂ airplane ਦੀ ticket ਹਜ਼ਾਰ ਚ ਨੀਂ ਆਉਣੀ, ਚਲ ਮੈਂ budget ਵਧਾ ਦਿਨਾ ਠੀਕ ਆ। ਵੀ ਉਹਦੇ ਵਿੱਚ ਤੁਸੀਂ, ਆਹ ਸੋਨੂੰ ਬਜਟ ਦੇਤਾ ਤੁਸੀਂ ਜਾਓ। ਤੁਸੀਂ ਕੀ ਕਰੋਂਗੇ, ਸਭ ਤੋਂ ਪਹਿਲਾਂ ਕੀ ਸੋਚੋਂਗੇ। ਜਵਾਬ ਦਿਓ। ਆਪਣੇ ਮੈਂ ਸੋਨੂੰ ਭਾਸ਼ਮ ਨੀਂ ਦੇਣ ਆਇਆ, ਮੈਂ ਸੋਡੇ ਨਾਲ ਗੱਲਾਂ ਕਰ ਰਿਹਾ ਵਾਂ, ਸੋਡੇ ਤੋਂ ਵੀ ਮੈਂ ਬਹੁਤ ਕੁਝ ਸਿੱਖ ਕੇ ਜਾ ਵੜਨਾ ਵਾ। ਉਹ

ਨਹੀਂ ਓਵੇਂ ਨੀਂ, ਜੇ ਮੰਨ ਲਾ ਵੀ ਕਿਤੇ ਜਾਣਾ ਵਾ, ਮੈਂ ਤੈਨੂੰ ਕਹਿਣਾ ਵੀ ਆਹ ਲੈ ਕੇ ਜਾ ਪੈਸੇ। ਸਭ ਤੋਂ ਪਹਿਲਾਂ ਦਿਮਾਗ ਚ ਕੀ ਆਊਗਾ। ਜਾਣਾ ਪੈਣਾ ਤੇ ਜਾਣਾ ਕਿੱਥੇ ਆ। ਪਹਿਲਾਂ ਤਾਂ ਇਹੀ ਸੋਚੋਗੇ ਨਾ ਕਿ ਜਾਣਾ ਕਿੱਥੇ ਆ। ਹਨਾ, ਜਾਣੀਂ ਕਿ ਤੁਸੀਂ ਕੀ decide ਕਰੋਂਗੇ। ਬਹਿਜੋ ਤੁਸੀਂ ਕੋਈ ਨੀਂ thank you ਆਏਂ interaction ਹੋਵੇ ਨਾ, ਉਹਦੇ ਨਾਲ enjoyment ਹੋ ਜਾਂਦੀ ਆ, ਸਾਡੇ ਲਈ ਚੀਜ਼ਾਂ light ਹੋ ਜਾਂਦੀਆਂ ਨੇ, ਜਦੋਂ ਮੈਂ ਵੀ college ਦੇ ਵਿੱਚ, school ਦੇ ਵਿੱਚ speeches ਸੁਣਦਾ ਰਿਹਾ ਸੀ। ਉਦੋਂ ਅਸੀਂ ਵੀ ਥੋਡੇ ਵਾਂਗੂੰ

ਉਹ ਕੀ ਕਰਨਗੇ। ਉਹ ਮੀਂਹ ਪੈ ਜਾਣਾ, ਜਿੰਨਾ ਮਰਜ਼ੀ ਪੈਜੇ। ਉਹ ਭਾਂਡੇ ਫਿਰ ਵੀ ਸੁੱਕੇ ਦੇ ਸੁੱਕੇ ਰਹਿ ਜਾਣਗੇ। ਕਿਉਂ, ਕਿਊਂ ਕਿ ਉਨ੍ਹਾਂ ਨੇ ਆਪਣਾ ਮੂੰਹ ਸਿੱਧਾ ਨੀਂ ਕਰਿਆ। ਜਿਹੜੇ ਸਿੱਧੇ ਹੋਣਗੇ, ਉਹ ਕੀ ਕਰਨਗੇ, ਭਰ ਜਾਣਗੇ।

ਗੱਲਬਾਤ ਵਿੱਚ involve ਹੋਣਾ ਵਾ। ਹਨਾ ਗੱਲ ਆਗੀ ਸੀਗੀ ਵੀ, ਬਿਨਾਂ ਸੋੇਡੇ ਕੋਲ ਪੈਸੇ ਵੀ ਆਗੇ। ਤੁਸੀਂ ਜਾਣਾ ਚਾਹੁਣੇ ਓਂ ਕਿਤੇ। ਜੇ ਸੋਨੂੰ ਇਹੀ ਨੀਂ ਪਤਾ ਵੀ ਮੈਂ ਜਾਣਾ ਕਿਥੇ ਆ, ਫਿਰ ਕੀ ਕਰੋਂਗੇ। ਕੁਸ਼ ਵੀ ਨੀਂ ਨਾ। bus ਚ ਬਹਿਗੇ, ਹੁਣ bus ਆਲਾ ਆਊਗਾ, ਵੀ ਹਾਂਜੀ ਕਿੱਥੋਂ ਦੀ ticket ਕੱਟਾਂ। ਮੈਨੂੰ ਪਤਾ ਨੀਂ। ਉਹ ਕੀ ਕਹੂਗਾ, ਵੀਰੇ ਥੱਲੇ ਉਤਰ। ਹਨਾ। ਤਾਂ ਉਹੀ ਸੋਡੇ mind ਚ clear ਹੋਣਾ ਚਾਹੀਦਾ ਵੀ ਮੈਂ ਜਾਣਾ ਕਿਥੇ ਆ। ਉਹ ਨਾ ਅਹ ਸੋਡੇ mind ਚ ਅੱਜ clear ਹੋਣਾ ਚਾਹੀਦਾ ਵੀ ਤੁਸੀਂ ਜ਼ਿੰਦਗੀ ਚ ਕਿਸ ਦਿਸ਼ਾ ਚ ਜਾਣਾ। ਕੀ ਬਣਨਾ ਚਾਹੁਣੇ ਓਂ। ਸੋਡਾ goal ਕੀ ਆ। ਜਦੋਂ ਇਹ clear ਹੋਗਿਆ, ਫਿਰ ਸੋਡੇ ਲਈ ਰਾਹ

ਆਏਂ ਆ ਨਾ, ਗੱਲਾਂ ਕਰਨੀਆਂ ਤੇ ਕਹਿ ਦੇਣਾ ਵੀ ਜਦੋਂ ਇਥੇ ਆ ਉਹਦਾ ਅਸਰ ਹੁੰਦਾ। ਜੇ ਮੈਂ ਸੋਨੂੰ ਦਿਖਾ ਦਾਂ ਵੀ, ਹੁੰਦਾ ਗਾ ਫਿਰ ਕਰੋ ਕੋਈ ਜਾਣਾ ਹੌਸਲਾ, ਕਿਉਂ ਸੰਗੀ ਜਾਨੇ ਓਂ, ਤੁਸੀਂ player ਲੋਕ ਓਂ, player ਲੋਕ, ਕੱਲ੍ਹ ਨੂੰ Olympic ਚ ਜਾਓਂਗੇ, ਉਥੇ ਸੰਗੋਂ ਗੇ। ਉਦੋਂ ਕਹੋਂਗੇ ਵੀ, ਜਿਵੇਂ ਆਹ ਦੇਖੋ, ਹੁਣ ਆਪਣੇ Gold medal ਆਏ ਆ। ਹਨਾ, ਤਾਂ ਉਹ, ਜੇ ਉਹ player ਸੰਗੀ ਜਾਂਦਾ, ਵੀ ਯਰ ਅਮ ਮੈਂ ਕਿੱਥੇ ਸਿੱਟ ਦੂ, ਮੈਂ ਕਿੱਥੇ ਸਿੱਟ ਦੂ। ਤੂੰ ਛੋਟਾ ਥੋੜ੍ਹਾ ਜਾ। ਸ਼ਾਇਦ ਤੈਨੂੰ ਉਹ ਚੀਜ਼ ਦਾ, ਥੋੜ੍ਹਾ ਜਾ ਉਹ। ਉਹ ਆਵੇ, ਕੋਈ ਵੱਡਾ ਬੱਚਾ ਆਵੇ ਨਾ ਥੋੜ੍ਹਾ ਜਾ। ਜਿਹੜੀ ਚੀਜ਼ ਕਰਾਉਣੀ ਆ। ਹੋਰ ਚ ਲਿਆਊਂਗਾ ਤੈਨੂੰ ਮੈਂ। ਤੈਨੂੰ ਵੀ ਸੱਦਾ, ਸੱਦਾ ਦੇਊਂਗਾ, ਹੋਰ ਚੀਜ਼ ਚ। ਇੱਕ ਜਾਣਾ ਆਓ, ਤੁਸੀਂ ਆਓ। ਸੰਗਿਆ ਨਾ ਕਰੋ। ਗੱਲ ਉਹੀ ਆਗੀ ਆ। ਧਿਆਨ ਰੱਖੋ ਵੀ ਮਾੜੇ ਕੰਮ ਕਰਨ ਆਲੇ ਨਹੀਂ ਸੰਗਦੇ। ਤੇ ਚੰਗੇ ਕੰਮ ਕਰਨ ਆਲੇ ਸੰਗਣ ਗੇ ਤਾਂ ਮਾੜਿਆਂ ਦੀ ਗਿਣਤੀ ਵਧੂਗੀ। ਉਨ੍ਹਾਂ ਦੇ ਹੌਸਲੇ ਵਧਣਗੇ। ਮੈਂ ਟੂਣਾ ਤਾਂ ਨੀਂ ਕਰਨ ਲੱਗਿਆ ਕੋਈ

ਬੰਦ ਹੋਣ ਦੇ ਬਾਵਜੂਦ, ਉਹ ਚੀਜ਼ ਦਿਖਾਈ ਦੇਊਗੀ, ਜਿਹੜੀ ਮੈਂ ਬੋਲ ਰਿਹਾਂ। ਠੀਕ ਆ, ਸੋਡੇ school ਦਾ bag ਜਿਹੜਾ ਸ਼ਾਇਦ, ਖੂੰਜੇ ਲੱਗਿਆ ਪਿਆ ਹੋਊ, lockdown ਕਰਕੇ। ਠੀਕ ਆ। ਸੋਡੇ ਇਸ ground ਦਾ entry gate ਇੱਕ ਲਾਲ ਰੰਗ ਦਾ ਸੇਬ। ਹਰੇ-ਹਰੇ ਪੱਤਿਆਂ ਆਲਾ ਦਰੱਖਤ ਹਰੇ ਰੰਗ ਦਾ ਘਾਹ ਅੱਖਾਂ ਖੋਲ੍ਹੋ। ਇਨ੍ਹਾਂ ਚੋਂ ਕੋਈ ਚੀਜ਼ ਦਿਸੀ। ਦਿਸੀ ਨਾ ਅਹ ਫਿਰ ਯਾਨੀ ਕਿ ਤੁਸੀਂ right person ਓਂ ਇਸ ਚੀਜ਼ ਲਈ ਜਿਹੜੀ ਮੈਂ ਕਰ ਰਿਹਾਂ। ਮੈਂ check ਕਰ ਰਿਹਾਂ ਵੀ ਬੰਦਾ, ਸਹੀ ਆ ਨਾ ਅਹ ਜੀਹਨੂੰ ਮੈਂ ਬਿਠਾਇਆ।

ਤੁਸੀਂ ਕੀ ਕਰਨਾ ਇਹਨੂੰ ਹੱਥ ਨੂੰ ਜਮਾ ਨੀਂ ਛੇੜਣਾ, ਅਹ ਹੱਥ ਆਬਦਾ stable ਰੱਖਣਾ। ਨਾ ਗੋਡਾ ਹਿੱਲਣਾ ਚਾਹੀਦਾ, ਨਾ ਲੱਤ, ਨਾ ਹੱਥ ਠੀਕਾ। but ਦਿਮਾਗ ਦੇ ਵਿੱਚ ਜੋ ਮੈਂ ਕਹਿਣਾ, ਉਹ ਓਵੇਂ ਹੀ ਹੋਣਾ ਚਾਹੀਦਾ, ਜਿਵੇਂ ਪਹਿਲਾਂ ਚੀਜ਼ਾਂ ਦਿਖ ਰਹੀਆਂ ਸੀ, ਕਲਪਨਾ ਹੋ ਰਹੀ ਸੀ ਹਨਾ। ਸੁਪਨਾ ਦਿਖਦਾ ਨਾ ਉਥੇ। ਉਹ ਦੇਖਦੇ ਆਂ ਨਾ exactly ਓਵੇਂ। ਕਈ ਵਾਰ ਹੁੰਦਾ ਵੀ, ਕੰਮ ਕਰਦੇ, ਝਾੜੂ ਲਾਉਂਦੇ ਵੀ ਦਿਮਾਗ ਚ ਕਹਾਣੀ ਚੱਲੀ ਜਾਂਦੀ ਹੁੰਦਾ ਆ ਵੀ ਜਿਹੜੀ friend ਨਾਲ ਲੜ ਕੇ ਹਟੇ ਆਂ। ਉਹਦੀ ਨ੍ਹੇਰੀ ਬੰਨ੍ਹੀ ਜਾਂਦੀ ਹੋਊ ਦਿਮਾਗ ਚ। ਤਾਂ ਉਹ ਜਿੰਨੀ clarity ਨਾਲ ਉਹ ਚੀਜ਼ ਦੇਖ ਰਹੇ ਹੁੰਨੇ ਆਂ। ਓਨੇ ਨਾਲ ਦੇਖਣਾ। ਠੀਕਾ। ਜਦੋਂ ਮੈਂ ਕਹੂੰਗਾ। ਸੱਜੇ ਤੋਂ ਖੱਬੇ ਯਾਨੀ ਕਿ left to right ਤਾਂ ਦਿਮਾਗ ਦੇ ਵਿੱਚ ਆਹ ਚੀਜ਼ ਦੇਖਣੀ ਆ ਵੀ ਇਹ ਖੱਬੇ ਤੋਂ ਸੱਜੇ ਜਾ ਰਿਹਾ। ਠੀਕਾ। ਦਿਮਾਗ ਦੇ ਵਿੱਚ visualize ਹੋਣਾ ਚਾਹੀਦਾ। visualize ਮਤਲਬ, ਸੋਡੀਆਂ ਅੱਖਾਂ ਸਾਹਮਣੇ ਇਹ ਚੀਜ਼ ਦਿਸੇ। ਵੀ ਇਹ ਖੱਬੇ ਤੋਂ ਸੱਜੇ ਜਾ ਰਿਹਾ। ਠੀਕਾ। ਜੇ ਮੈਂ ਕਹੂੰਗਾ ਵੀ ਦਿਮਾਗ ਚ ਸੋਚੋ, ਚੰਗੀ ਤਰ੍ਹਾਂ ਧਿਆਨ ਨਾਲ ਵੀ ਇਹ ਅੱਗੇ-ਪਿੱਥੇ ਜਾ ਰਿਹਾ ਗਾ। ਅਹ ਅੱਗੇ-ਪਿੱਛੇ ਠੀਕਾ। ਜੇ ਮੈਂ ਇਹ ਕਹਿਤ ਵੀ ਇਹ ਗੋਲ ਘੁੰਮ ਰਿਹਾ ਤਾਂ ਕੀ ਸੋਚਣਾ, ਵੀ ਇਹ ਆਏਂ ਗੋਲ ਘੁੰਮ ਰਿਹਾ। ਠੀਕਾ। ਗੋਲ ਦਾ ਮਤਲਬ ਆਏਂ ਆਲਾ ਗੋਲ ਨੀਂ, ਵੀ ਉਥੇ-ਉਥੇ ਘੁੰਮੀਂ ਆਂਦਾ ਕੱਲ੍ਹਾ। ਆਏਂ ਘੁੰਮਦਾ ਕੋਈ ਚੱਕਰ ਨੀਂ, ਤੁਸੀਂ ਗੋਲ ਇਹ ਆਏਂ ਘੁੰਮਣਾ ਠੀਕਾ। ਹੁਣ ਤੁਸੀਂ ਜਿੱਥੇ ਪਹਿਲਾਂ position ਤੇ ਰੱਖਿਆ ਸੀ। ਉਥੇ ਇਹਨੂੰ ਤੁਹਾਡੀ ਨੂੰ stable ਕਰਲੋ। condition ਕੀ ਸੀ। ਹੱਥ ਨੀ ਹਿਲਾਉਣਾ। ਦਿਮਾਗ ਚ ਸੋਚਣਾ ਹੁਣ ਤੁਸੀਂ ਦਿਮਾਗ ਚ ਮੇਰੇ ਵੱਲ ਝਾਕ ਕੇ ਦਿਮਾਗ ਚ ਸੋਚਣਾ ਵਾ, ਵੀ ਇਹੇ ਆ ਜਿਹੜਾ ਖੱਬੇ-ਸੱਜੇ ਚੱਲ ਰਿਹਾ ਵਾ। ਠੀਕਾ। ਉਧਰ free ਓਂ ਦਿਮਾਗ ਚ ਜਿਹੜਾ ਚੰਗੀ ਤਰ੍ਹਾਂ visualize ਕਰੋ, ਵੀ ਇਹੇ ਜਿਹੜਾ ਖੱਬੇ-ਸੱਜੇ, ਖੱਬੇ-ਸੱਜੇ ਜਾਣਾ ਸ਼ੁਰੂ ਹੋਗਿਆ ਅਹ ਧਿਆਨ ਕੇਂਦਰਤ ਕਰੋ, ਦੇਖਣ ਤੇ ਇੱਕ ਵਾਰੀ ਖੱਬੇ ਜਾ ਚੁੱਕਿਆ ਵਾ, ਸੱਜੇ ਜਾ ਚੁੱਕਿਆ ਵਾ, ਖੱਬੇ ਜਾ ਚੁੱਕਿਆ। ਸੱਜੇ ਜਾ ਚੁੱਕਿਆ, ਖੱਬੇ ਜਾ ਚੁੱਕਿਆ। ਸੱਜੇ ਜਾ ਚੁੱਕਿਆ, ਖੱਬੇ ਜਾ ਚੁੱਕਿਆ। ਖੱਬੇ-ਸੱਜੇ, ਖੱਬੇ-ਸੱਜੇ, ਤੁਸੀਂ ਦੇਖ ਰਹੇ ਓਂ ਵੀ ਹਿੱਲਣ ਲਾਗੀ। ਖੱਬੇ-ਸੱਜੇ ਹੀ ਜਾ ਰਹੀ ਆ ਨਾ। ਹੁਣ ਤੁਸੀਂ ਦਿਮਾਗ ਚ ਕਰਨਾ ਵੀ ਗੋਲ ਘੁੰਮਣ ਲਾਗਿਆ। ਦਿਮਾਗ ਚ visualize ਕਰਨਾ। ਇਹ ਆਏਂ-ਆਏਂ, ਹੌਲੀ-ਹੌਲੀ, ਹੌਲੀ-ਹੌਲੀ ਆਏਂ ਗੋਲ ਘੁੰਮਣਾ ਸ਼ੁਰੂ ਹੋਗਿਆ।

ਇਹ circle ਵੱਡਾ ਹੋਣ ਲਾਗਿਆ, ਹੌਲੀ-ਹੌਲੀ ਥੋੜੇ ਤੋਂ ਛੋਟਾ, ਗੋਲ ਘੁੰਮ ਰਿਹਾ ਹੁਣ ਤੁਸੀਂ imagine ਕਰ ਰਹੇ ਓਂ ਵੀ, ਇਹ ਕਿਤੇ ਅੱਗੇ ਜਾ ਰਿਹਾ ਕਿਤੇ ਪਿੱਛੇ ਜਾ ਰਿਹਾ। ਹੁੁਣ ਇਹ ਅੱਗੇ ਜਾ ਰਿਹਾ, ਪਿੱਛੇ ਜਾ ਰਿਹਾ। ਅੱਗੇ ਪਿੱਛੇ ਅੱਗੇ ਗਈ ਵਾਸ਼ਲ, ਪਿੱਛੇ ਗਈ ਵਾਸ਼ਲ ਅੱਗੇ ਗਈ ਵਾਸ਼ਲ ਪਿੱਛੇ ਗਈ ਵਾਸ਼ਲ ਹੋਰ visualize ਕਰਲੋ। ਚੰਗੀ ਤਰ੍ਹਾਂ ਜਾ ਕੇ ਹੋਰ ਤੇਜ਼ ਹੋਜੇ, ਹੋ ਤਾਂ ਰਿਹਾ। ਅੱਗੇ-ਪਿੱਛੇ ਹੀ ਜਾ ਰਹੀ ਆ ਵਾਸ਼ਲ। ਕਿ ਹੋਰ direction ਚ ਹੋ ਰਹੀ ਆ ਜਾਂ ਜਿਵੇਂ ਮੈਂ ਬੋਲ ਰਿਹਾਂ, ਓਵੇਂ ਹੀ ਜਾ ਰਹੀ ਆ। ਅੱਗੇ-ਪਿੱਛੇ ਜਾ ਰਹੀ ਆ ਨਾ। ਚਲੋ ਇਹਦੇ ਚ ਆਪਣੇ ਕੋਲ time limited ਆ। ਹੁਣ ਤੁਸੀਂ ਮੈਨੂੰ ਆਏਂ ਦੱਸੋ, ਵੀ ਤੁਸੀਂ ਇਹਨੂੰ ਹਿਲਾ ਰਹੇ ਸੀ, ਵਾਸ਼ਲ ਨੂੰ ਜਿਵੇਂ ਮੈਂ ਕਹਿ ਰਿਹਾ ਸੀ ਜਾਂ ਫਿਰ ਤੁਸੀਂ ਸਿਰਫ਼ ਦਿਮਾਗ ਚ ਸੋਚ ਰਹੇ ਸੀ

ਓਵੀਂ ਹੋ ਰਿਹਾ ਸੀ। ਹੁਣ ਸੋਚ ਕੇ ਦੇਖੋ ਵੀ ਇਹ ਇੱਕ ਵਾਸ਼ਲ ਆ। ਇਹਦਾ ਇੱਕ ਨਾਲ ਇੱਕ ਧਾਗਾ। physically ਕੋਈ ਓਵੇਂ ਨੀਂ। ਜੇ ਇਥੋਂ ਸੋਚੇ ਦਾ ਅਸਰ ਇਹਦੇ ਤੱਕ ਪਹੁੰਚ ਗਿਆ, ਤਾਂ ਸੋਡੇ ਇੱਥੇ ਸੋਚਣ ਦਾ ਅਸਰ ਸੋਡੀ ਜ਼ਿੰਦਗੀ ਤੇ ਨੀਂ ਹੋਊਗਾ।

ਤੁਸੀਂ ਜਾ ਕੇ ਬੈਠ ਸਕਦੇ ਓਂ। ਜੇ ਕੁਰਸੀ ਪਸੰਦ ਆ ਤਾਂ ਬੈਠੇ ਰਹੋ। ਫਿਰ ਨਾ ਕਹਿ ਦਿਓ, ਮੈਨੂੰ ਕੁਰਸੀ ਤੋਂ ਠਾ ਤਾ ਹਨਾ। ਤੇ ਹੁੰਦੇ ਆ ਹਨਾ। ਅਸਲ ਚ ਕੀ ਆ, ਉਨ੍ਹਾਂ ਦੀ ਜ਼ਿੰਦਗੀ, ਓਸ ਤਰ੍ਹਾਂ ਤਾਂ ਬਣ ਰਹੀ ਆ, ਕਿਉਂ ਕਿ ਉਨ੍ਹਾਂ ਨੇ ਉਥੇ, ਗਲਤ ਚੀਜ਼ਾਂ ਵਸਾ ਰੱਖੀਆਂ ਇਥੇ। ਇਥੇ ਸੋਡਾ ਚੰਗਾ ਰੱਖਣ ਦਾ ਅਸਰ, ਸੋਡੀ ਜ਼ਿੰਦਗੀ ਚ ਉਸੇ ਤਰ੍ਹਾਂ ਚੰਗੇ ਅਸਰ ਦੇ ਤੌਰ ਤੇ ਉੱਭਰੂਗਾ, ਜਿਸ ਤਰ੍ਹਾਂ ਇਸ ਵਾਸ਼ਲ ਨੂੰ ਖੱਬੇ-ਸੱਜੇ ਸੋਚਣ ਚ ਤੇ ਉਨ੍ਹਾਂ ਦੀ ਕੋਸ਼ਿਸ਼ ਸੀ ਵੀ ਵੀ ਮੇਰਾ ਹੱਥ ਜਮਾ ਨਾ ਹਿੱਲੇ। ਮੈਂ ਜਾਦੂਗਰ ਤਾਂ ਨਹੀਂ। ਪਰ ਆਏਂ ਹੁੰਦਾ ਵੀ fail ਹੋਗੇ fail ਹੋਗੇ fail ਹੋਗੇ। ਪਰ ਉਹ ਕਿਤੇ ਨਾ ਕਿਤੇ ਆਪਣਾ control ਸੀ, ਪਰ ਉਹ ਫਿਰ ਵੀ ਹਿੱਲ ਰਹੀ ਸੀ। ਥੋੜਾ time ਲਾਉਂਦੇ ਇਹ ਅਹ ਜਿਹੜੀ movement ਥੋੜੀ-ਥੋੜੀ ਇੰਨੀ-ਇੰਨੀ ਹੋ ਰਹੀ ਕਹਿਣ ਦਾ ਭਾਵ ਉਹਨੇ ਕਿਉਂ ਕਰਿਆ। ਇਹ ਇਸ ਲਈ ਕਰਿਆ ਵੀ ਜੋ ਸੋਡਾ ਦਿਮਾਗ ਚ ਆ, ਉਹ ਸੋਡੀ ਜ਼ਿੰਦਗੀ ਨੂੰ ਅਸਲ ਚ ਪ੍ਰਭਾਵਿਤ ਕਰਦਾ। ਤੇ ਇਸ ਲਈ ਕੋਸ਼ਿਸ਼ ਕਰੋ ਵੀ ਇਥੇ ਚੰਗੀਆਂ ਚੀਜ਼ਾਂ ਹੀ ਰੱਖਣੀਆਂ। ਮੰਦਾ-ਚੰਗਾ ਸਾਨੂੰ ਪਤਾ ਹੁੰਦਾ ਚੀਜ਼। ਬਸ ਮੰਨਣ ਤੇ ਕਰਨ ਦੇ ਵਿੱਚ ਫਰਕ ਆ ਗਾ। ਜੇ ਸੋਨੂੰ ਪਤਾ ਵੀ ਕੋਈ ਚੀਜ਼ ਗਲਤ ਆ, ਤਾਂ ਉਹ ਗਲਤ ਹੀ ਆ, ਉਹਨੂੰ ਨਾ ਕਰੋ। ਕਿਉਂ ਕਿ ਜੇ ਅੱਜ ਤੁਸੀਂ ਕਰੋਂਗੇ, ਸੋਡੇ ਦਿਮਾਗ ਚ ਉਹ ਗਲਤ ਚੀਜ਼ ਰੱਖਲੋਂਗੇ, ਉਹਦਾ ਅਸਰ ਸੋਡੀ ਜ਼ਿੰਦਗੀ ਚ ਆਊਗਾ। ਜੇ ਮੈਂ ਇਥੇ ਬੂਟਾ ਕਿੱਕਰ ਦਾ ਲਾ ਦਾਂ। ਤੇ ਕੱਲ੍ਹ ਨੂੰ ਮੈਂ ਸਾਰੀ ਦੁਨੀਆਂ ਨਾਲ ਲੜੀ ਜਾਵਾਂ, ਯਰ ਇਹਨੂੰ ਅਮਰੂਦ ਨੀਂ ਲੱਗ ਰਹੇ, ਅਮਰੂਦ ਨੀਂ ਲੱਗ ਰਹੇ ਤਾਂ ਮੂਰਖ ਕੌਣ ਹੋਊ, ਮੈਂ। ਜੋ ਬੀਜੂੰ ਗਾ ਉਹੀ ਆਊਗਾ। ਤੇ ਕਿੱਕਰ ਨੇ ਕੰਡੇ ਹੀ ਦੇਣੇ ਆ। ਮਾੜੀਆਂ ਆਦਤਾਂ, ਮਾੜੀਆਂ ਸੋਚਾਂ ਨੇ। ਸੋਨੂੰ ਮਾੜੇ ਇਨਸਾਨ ਹੀ ਬਣਾਉਣਾ। ਸਾਨੂੰ ਲਗਦਾ ਹੁੰਦਾ ਵੀ ਮੈਂ ਜੋ ਕਰ ਰਿਹਾਂ, ਨਹੀਂ ਮੇਰਾ control ਆ ਪੂਰਾ। ਮੈਂ ਅੱਜ ਦੋ ਪੈੱਗ ਲਾ ਰਿਹਾ ਕਈ ਚੱਕਰ ਨੀਂ, ਮੇਰੀ ਬੋਤਲ, ਮੈਂ ਬੋਤਲ ਤੇ ਨੀਂ ਜਾਣਾ। ਪਰ ਉਹ ਜਦੋਂ ਤੁਸੀਂ ਸ਼ੁਰੂਆਤ ਕਰਲੀ ਮਾੜੀਆਂ ਆਦਤਾਂ ਦੀ, ਫਿਰ ਉਥੇ ਪਹੁੰਚੋਗੋ ਈ ਪਹੁੰਚੋਂਗੇ। ਕਿਉਂ ਕਿ ਰਾਹ ਵਾ। ਜੇ ਮੈਂ ਇਧਰ ਨੂੰ ਤੁਰੂੰ, ਉਸ ਕੰਧ ਤੱਕ ਜਾਊਂਗਾ ਤੇ ਜੇ ਇਧਰ ਨੂੰ ਤੁਰੂੰ ਉਸ ਕੰਧ ਤੱਕ। ਤਾਂ ਇਸ ਲਈ ਤੇ ਕੋਸ਼ਿਸ਼ ਕਰਨੀ ਆ, ਆਬਦੇ ਦਿਮਾਗ ਵਿੱਚ ਚੰਗੀ ਸੋਚ ਰੱਖਣੀ ਆ।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

ਹੋਰ ਸੁਣਾਓ ਤੁਸੀਂ ਨਵੀਂ ਤਾਜ਼ੀ

ਨਵੀਂ ਤਾਜ਼ੀ, ਕਿਆ ਸੁਣਾਈਏ, ਨੇਰਾ ਹੋਗਿਆ

ਲੈਟਾਂ ਜਗੀਂਆ ਵਾ ਬਾਹਰ ਬੰਦ ਕਰਾਦੀਏ

ਕੋਣ ਸ਼ਰਾਰਤਾਂ ਕਰਦਾ ਜਿਦਾਂ ਰਾਤ ਕਰਨ ਨੇ ਛੇੜ ਅੱਛਾ ਅੱਛਾ ਰੋਵੋ ਤੇ ਸੁੱਚ ਪਾ ਦੇਣ ਸਾਰੀ ਗਲੀ ਯਾਰ ਇਨਾ ਨਸ਼ੇੜੀਆ ਨੂੰ ਉਹ ਕਹਿੰਦੇ ਹੁੰਦੇ ਨਾ, ਕੁਸ਼ ਲੋਕ ਏਦਾਂ ਦੇ ਹੁੰਦੇ ਜਿਨਾ ਕੋਲ ਕੁਸ਼ ਤਾਂ ਖਾ ਪੀ ਕੇ ਬੈਠ ਜਾਂਦੇ ਕੁਸ਼ ਏਦਾਂ ਦੇ ਹੁੰਦੇ ਜਿਹੜੇ ਖਾ ਪੀ ਕੇ ਹੰਗਾਮਾ ਕਰਦੇ ਹਮ ਹਾਂ, ਮੇਰਾ ਨਾ ਪਾਣੀ ਪੀਣ ਨੂੰ ਦਿਲ ਕਰਿਆ ਕਰਦਾ ਪੂਜਾ ਬਸ ਕੋਈ ਲਿਆ ਕੇ ਦੇ ਦਵੇ ਹੁਣ ਬੋਤਲ ਅਪਣੇ ਨਾਲ਼ ਰੱਖਣੀ ਸੀ ਨਾ ਪਾਣੀ ਦੀ ਠੰਡੇ ਪਾਣੀ ਦੇਖਦੀ ਐ ਮੈਨੂੰ ਲਿਆ ਕੇ ਦਈ ਮੈਂ ਤਾਂ ਟੋਲਿਆ ਕਰਦੀ ਕੋਈ ਮੈਨੂੰ ਤਿੰਨ ਲੀਟਰ ਦੀ ਬੋਤਲ ਮਿਲ ਜਵੇ ਪਾਣੀ ਦੀ ਮੈਂ ਤਾਂ ਇੱਕ

ਫਿਰ ਤੂੰ ਧੁੱਪ ਚ ਗਈ ਥੀ ਨਾ ਫਿਰ ਥੱਕ ਗੀ ਸਾਰਾ ਪਾਣੀ ਤਾਂ ਚੂਸ ਲਿਆ ਧੁੱਪ ਨੇ ਈ ਫਿਰ ਤਾਂ ਕਰਕੇ ਅੜੀਏ ਬੜਾ ਓਹ ਹੁੰਦਾ ਹੈਗਾ ਐ ਕੀ ਪਿਆਸ ਨਾਲ਼ ਨਾ ਬੰਦੇ ਦਾ ਗਲਾਂ ਉਦੀ ਸੁੱਕਦਾ ਰਹਿੰਦਾ ਮੇਰਾ ਦਿਲ ਕਰਿਆ ਕਰਦਾ ਕੀ ਪਾਣੀ ਦੀ ਬਾਲਟੀ ਚੱਕਾ, ਪੀ ਲਵਾਂ ਟੱਪ ਚ ਜਾ ਕੇ ਬੈਠ ਜਵਾਂ ਮੈਂ ਤਾਂ ਅੰਦਰ ਦਾ ਨੀ ਜਾਇਆ ਕਰਦੀ ਉਦਰ ਕੂਲਰ ਚੱਲਿਆ ਵਾ ਜਿਸ ਕਮਰੇ ਚ ਫਰਿੱਜ ਐ

ਆਵਾਜ਼ ਹਮ ਤੈ ਆਵਾਜ਼ ਤਾਂ ਸੁਣ ਲਈ ਹੋਣੀ ਪਹਿਲਾਂ ਹਮ ਜਿਹੜਾ ਜਿਹੜਾ ਤੂੰ ਮੈਨੂੰ ਕਿਹਾਂ ਕਰਦੀ ਨਾ ਰੇਲ ਗੱਡੀ ਮੰਗਊ ਆਵਾਜ਼ ਆਇਆ ਕਰਦੀ, ਪੱਖੇ ਦੀ ਉਹ ਅੱਜ ਈ ਹਮ ਹਮ ਨਵਾਂ ਗਾ ਲਵਾਇਆ ਉਹ ਹਾਂ ਅਸੀਂ ਵੀ ਸੋਚਿਆ ਕਰਦੇ ਨਵਾਂ ਕੂਲਰ ਲੈਨਾ ਕਰਕੇ ਨਾ ਬਹੁਤ ਤੇਜ਼ ਚੱਲਿਆ ਕਰਦਾ ਉਹ ਆਹੋ ਨਵੇ ਪੱਖੇ ਐ ਨੂੰ ਤੇਜ਼ ਚੱਲਦੇ ਸਾਡੇ ਕਮਰੇ ਚ ਵੀ ਨਾ ਇੱਕ ਕਮਰੇ ਚ ਨਵਾਂ ਪੱਖਾ ਲੱਗਿਆ ਵਾ ਉਹ ਤਾਂ ਮਤਲਬ ਕੀ ਇੱਕ ਦੋ ਤਿੰਨ ਚਾਰ ਪੰਜ ਇੱਦਾਂ speed ਐ ਉਹਦੀ, ਤੇ ਜਿਹੜਾ ਦੂਜੇ ਕਮਰੇ ਚ ਐ ਜਿਸ ਕਮਰੇ ਚ ਵੱਡੇ ਬੈਡ ਲੱਗੇ ਵੇ ਤਿੰਨ ਸਪੀਡਾ ਪਰ ਤਿੰਨ ਸਪੀਡਾ ਪਰ ਚੱਲਦਾ ਓਹ ਇੱਕ ਪਰ ਜਮੇ ਮਰੀਅਲ ਮਰੀਅਲ ਜਿਹਾ, ਦੋ ਪਰ ਥੋੜਾ ਤੇਜ਼ ਹੋ ਜੰਦਾ, ਤੀਜੇ ਪਰ ਫਰ ਫਰ ਫਰ ਫਰ ਚੱਲਦਾ ਪੱਖੇ ਵੀ ਨਾ ਅੱਜ ਕੱਲ ਜਿਦਾਂ ਦੇ ਮਤਲਬ ਕਿ ਨਵੀਆਂ ਨਵੀਆਂ ਉਹਦੀਆਂ ਆਉਂਦੇ ਨਾ ਹੈਗੇ ਉਦੈ ਕਰਕੇ ਹੋ ਜਾਂਦਾ ਐ ਜਾਂ ਉਹ ਬਹੁਤ ਅਲੱਗ ਅਲੱਗ ਟਰਾ ਦੀਆ ਆਂਦੀਆਂ ਹਮ ਹਾਂ ਨਾਲੇ ਉਹ ਬਹੁਤ ਪੁਰਾਣਾ ਪੱਖਾ ਤਾ, ਜਿਹੜਾ, ਦੂਜਾ ਦੂਜੇ ਬੈਡ ਪਰ ਲੱਗਿਆ ਵਾ ਨਾਲੇ ਕਿੰਨੀ ਵਾਰ ਠੀਕ ਕਰਾ ਲਿਆ ਬਾਬਾ ਆਦਮ ਦੇ ਜਮਾਨੇ ਦਾ ਹੋਰ ਕਿਆ ਪਤਾ ਇੱਕ ਵਾਰ ਉਹਦੇ ਪੇਚ ਵੀ ਢਿੱਲੇ ਹੋਗੇ ਵੇ ਤੇ ਉੱਪਰੋਂ ਏਹ ਸੁਕਰ ਮਨਾ ਕਿ ਉਹਨੇ ਮੇਰੇ, ਭਰ ਨੇ ਮੇਰੇ ਦੇਖ ਲਿਆ ਉਹਦੇ ਪੇਜ਼, ਡਿਗਣੇ ਆਲਾ ਤਾ ਪੱਖਾ, ਦੋ ਚਾਰ ਦਿਨ ਚ ਡਿੱਗ ਜਾਣਾ ਤਾ

ਲਿਆ ਕੇ ਨਾ, ਉਹ ਕੀਤਾ, ਟੰਗਾਂ ਲਿਆ

ਹਾਂ ਉਹ ਤਾਂ ਸੁਕਰ ਮਨਾ ਹੋਰ ਦਾ ਨੀ ਕਿਤੇ ਲੱਗਿਆ ਭੈਣੇ ਭੈਣੇ ਡੈਡੀ ਉਦੋਂ ਨਾ ਪੱਖੇ ਥੱਲੇ ਨੂੰ ਮੂਹ ਕਰਕੇ ਸੋਂਦੇ ਹੁੰਦੇ ਤੇ ਉਸ ਦਿਨ ਪਤਾ ਨੀ ਕਿਆ ਹੋਇਆ ਡੈਡੀ ਨੇ ਪੈਰ ਕਰ ਥੱਲੇ ਨੂੰ ਕਰਲੇ

ਮੈਂ ਤਾਂ ਖੁਦ ਹੈਰਾਨ ਸੀ ਡੈਡੀ ਜਿਦਾਂ ਐ ਨੂੰ ਪੱਖੇ ਥੱਲੇ ਨੂੰ ਹੋ ਕੇ ਸੋਂਦੇ ਤੇ ਹਾਂ ਫੇਰ, ਫਿਰ ਗੌਰਵ ਨੇ ਉਹਨੂੰ ਕੱਟਿਆ, ਬਿਜਲੀ ਆਲਾ ਬਲਾਇਆ, ਉਹਨੂੰ ਕਹਿੰਦਾ ਐ ਨੂੰ ਚੰਗੀ ਤਰਾ ਕੱਸ ਦੇ, ਕੱਲੇ ਕਹਿੰਦਾ ਚੋਟਾ ਨਿਆਣਾ ਪੈਂਦਾ ਪੱਖੇ ਥੱਲੇ

ਪਤਾ ਨੀ ਕਿਆ ਕੀਤਾ ਉਹਦੇ ਨਾਲ਼ ਨਾ ਪੱਖਾ ਜਿਦੀ ਮਤਲਬ ਕੀ ਚਲਾਇਆ ਉਹ ਹਜੇ ਮੇਰਾ ਖਿਆਲ ਦਰਬਾਜ਼ੇ ਚੋ ਨਿਕਲਿਆ ਈ ਹੋਣਾ ਪੱਖ ਠਾਹ ਕਰਕੇ ਥੱਲੇ ਹਾਂ

ਸੁਕਰ ਉਸੇ ਵੇਲੇ ਡਿੱਗ ਗਿਆ ਪਤ ਪਤਾ ਤਾਂ ਲੱਗਿਆ ਕੀ ਵੀ ਗਿਆ ਤੇਰਾ ਫੇਰ ਕੱਢੀਆਂ ਡੈਡੀ ਨੇ ਗਾਲਾ ਡੈਡੀ ਕਹਿੰਦੇ ਸੁਕਰ ਐ ਸੁਕਰ ਐ ਕੋਈ ਥੱਲੇ ਨਸ ਤਾ ਤੇ ਫੇਰ ਦੂਜੀ ਵਾਰ ਜਿਹੜਾ ਅਸੀਂ ਟੰਗਾਇਆ ਉਹ ਤਾਂ ਭਾਈ ਸਾਰਿਆ ਦੇ ਘਰ ਦੀ ਉਹ ਵੀ ਕਰਦਾ ਹੁੰਦਾ ਤਾ, ਸਾਰਿਆ ਦੇ ਘਰ ਜਾ ਕੇ ਕੰਮ ਕਰਦਾ ਤਾ ਉਹਦਾ ਏਨਾਂ ਮੇਰੇ ਖਿਆਲ ਕੰਮ ਆਂਦਾ ਤਾਂ ਨਾ ਉਹ ਪਤਾ ਨੀ ਪੇਚ ਲਾਉਣਾ ਈ ਭੁੱਲ ਗਿਆ ਉਹ ਮੈਂ ਤੇਨੂੰ ਇੱਕ ਕਹਾਣੀ ਦੱਸਾਂ, ਇੱਕ ਹੋਰ ਸੁਣਾਉਂਦੀ ਕਹਾਣੀ ਵੀ ਹੈਨੀ ਸੱਚ ਐ ਏਹ ਮੈਂ ਦੇਖਿਆ ਤਾ ਨਾ, ਜਦ ਮੇਰੇ ਨਾਲ਼ ਕੁੜੀ ਪੜਦੀ ਤੀ, ਸਕੂਲ ਚ ਕਿਆ ਨਾਮ ਤਾ ਓਦਾ ਅੰਕਿਤਾ ਨਾਮ ਤਾ ਉਦਾ ਹਮ ਤੇ ਉਣਦਾ ਉਹ ਨਾ ਨੇ ਕਿਰਾਏ ਪਰ ਘਰ ਥਾ ਲਿਆ ਵਾ ਉਹਨਾਂ ਨੇ, ਮਤਲਬ ਕੀ ਉਦਾ ਘਰ ਤਾ ਥਾ ਪੱਕ

ਪਰ ਇੱਕ ਨਾ ਇੱਕ ਕਮਰੇ ਦੀ ਨਾ ਉਹਨਾਂ ਦੀ ਛੱਤ ਡਿਗਣੇ ਆਲੀ ਤੀ ਤੇ ਉਸ ਦਿਨ ਕਿਆ ਹੋਇਆ ਅਸੀਂ ਵੀ ਉਹਨਾਂ ਦੇ ਘਰ ਖੇਲਣ ਗਏਵੇ ਤੇ ਹੈਂ ਪਹਿਲੇ ਅਸੀਂ ਉਸੀ ਕਮਰੇ ਚ ਖੇਲਦੇ ਤੇ ਉਹਨਾਂ ਨੇ ਸੋਫ਼ੇ ਬਗੈਰਾ ਲਾਏ ਵੀ ਤੇ ਉਸ ਕਮਰੇ ਚ, ਬੜਾ ਵੱਡਾ ਕਮਰਾ ਤਾ ਉਹ ਤੇ ਉੱਥੇ ਥੱਲੇ ਈ ਖੇਲਦੇ ਤੇ ਉਦਣ ਨਾ ਅਸੀਂ ਬਾਹਰ ਜਾਂ ਕੇ ਖੇਲਣ ਲੱਗਗੇ ਮਤਲਬ ਕੀ ਬਾਹਰ ਜਾਂ ਕੇ ਨੀ ਜਿਦਾਂ ਈ ਅਸੀਂ ਬਾਹਰ ਨੂੰ ਨਿਕਲੇ ਨਾ ਦੂਜੇ ਕਮਰੇ ਚ ਜਾਣੇ ਨੂੰ ਅੱਗੇ ਪਿੱਛੇ ਕਮਰੇ ਤੇ ਉਹਨਾਂ ਦੇ ਹਮ ਤੇ ਨਾ ਉਹ ਨਾ ਸਾਰਾ ਈ ਪਲੱਸਤਰ ਥੱਲੇ ਡਿੱਗ ਗਿਆ

ਦੇਖਲੇ ਹਾਂ ਪਲੱਸਤਰ ਗਿਰ ਗਿਆ ਸਾਰਾ ਥੱਲੇ, ਮਤਲਬ ਕੀ ਇੱਟਾਂ ਨੀ ਗਿਰੀਆ ਪਲੱਸਤਰ ਗਿਰ ਗਿਆ ਨੀਚੇ ਜਿਹੜਾ ਸੀਮਿਟ ਦਾ ਹੁੰਦਾ ਨਾ ਲੱਗਿਆ ਵਾ

ਪਰ ਉਹ ਕਹਿੰਦੇ ਮਿੰਟਾਂ ਸਕਿੰਟਾਂ ਚ ਈ ਅਸੀਂ ਹਲੇ ਦਰਬਾਜ਼ੇ ਚੋ ਪੈਰ ਰੱਖਿਆ ਈ ਥਾ ਦੂਜੇ ਕਮਰੇ ਚ ਵੜਨੇ ਨੂੰ ਉਹ ਜਦੇ ਈ ਡਿੱਗ ਗਿਆ ਜੇ ਅਸੀਂ ਥੱਲੇ ਹੁੰਦੇ ਏਦਾਂ ਏਦਾਂ ਪੂਜਾ ਸਾਡੇ ਘਰ ਦਾ ਵੀ ਡਿੱਗਿਆ ਤਾ ਹਾਂ ਇਨਾ ਕੁ ਬਚਾ ਰਹਿ ਗਿਆ ਤਾ ਪਤਾ ਨੀ ਮੈਂ ਤੀ ਪਤਾ ਨੀ ਇਸ਼ਊ ਤੀ ਕੋਣ ਥੀ ਥੱਲੇ ਤਾਂ ਏਦੀ ਈ ਮਤਲਬ ਕੀ ਅੱਗਾ ਜਿਹਾ ਵਰਾਂਡਾ ਸੀ ਵਰਾਂਡਾ ਨੀ ਤਾ ਸਾਡਾ ਹੁਣ ਤਾਂ ਚੱਲ ਤੋੜ ਕੇ ਸਾਰਾ ਬਣਾ ਲਿਆ ਵਾ ਵਰਾਂਡੇ ਦਾ ਗਿਰੀਆ ਤਾ ਉਦਾ ਸਾਡੇ ਮਤਲਬ ਕੀ ਜਿਹੜਾ ਪਰਲੀ ਸੇਡ ਆਲਾ ਜਿਹੜਾ ਹੈਗਾ ਸਾਰਾ ਨਵਾਂ ਬਣਾਇਆ ਜਿਹੜਾ ਏਦਰਲਾ ਐ ਨਾ main ਜਿਹੜਾ, double story ਐ ਮਤਲਬ ਕੀ ਦੋ ਦੋ ਮੰਜਿਲਾ ਐ ਉਦਾ ਐ ਯਰ ਉਸ ਪਲੱਸਤਰ ਦਾ ਡਰ ਐ ਉਹ ਨਾ ਢੰਗ ਨਾਲ਼ ਟੁੱਟਣਾ ਮਿਸਤਰੀ ਤੇ ਹਾਂ ਇਦੀ ਜਿਆਦਾ ਉਦਾ ਤਾਂ ਅਸੀਂ ਮਤਲਬ ਉਹ ਕੀਤਾ ਵਾ ਪਈ ਈਦਾ ਡਰ ਐ ਜਿਦਾਂ ਮਤਲਬ ਅਸੀਂ ਸਾਰਾ ਉਹ ਕੀਤਾ ਤਾਂ ਨਾ, ਪਲੱਸਤਰ ਨਾ ਕਹਿੰਦੇ ਨਾ ਕੀ ਏਹ ਹੁਣ ਗਿਰਨਾ ਨੀ ਹੈਗਾ ਜਿਦਾਂ ਕੀ ਮਤਲਬ ਇਦੇ ਉੱਪਰ ਇੱਕ ਹੋਰ ਪੈ ਗਿਆ ਵਾ ਨਾ ਕਮਰਾ ਕਹਿੰਦੇ ਹੁਣ ਨੀ ਜਾਂਦਾ ਏਹ ਪਾਣੀ ਪੂਣੀ ਖੜਦਾ ਨਾ ਤਾਂ ਜਾਂਦਾ ਹੁੰਦਾ ਏਹ ਹਾਂ ਕਹਿੰਦੇ ਹੁਣ ਨੀ ਜਾਂਦਾ ਵੈਸੇ ਫੇਰ ਵੀ ਡੈਡੀ ਕਹਿੰਦੇ ਤੇ ਅਸੀਂ ਇੱਕ ਵਾਰ ਏਹਨੂੰ set ਕਰਾ ਲੈਨਾ

ਨਹੀਂ ਚੱਲ ਜਾਂਦੇ ਅੜੀਏ ਜਾਣੇ ਆਲਾ ਮੈਂ ਪਤਾ ਨੀ ਕਿਹਨਾ ਦੇ ਘਰ ਚ ਦੇਖਿਆ ਤਾਂ ਨਾ ਏਹ ਉਹ ਨਾ ਉੱਪਰ ਨੀਚੇ ਰਹਿੰਦੇ ਤੇ ਦਰਣੀਆਂ ਜਠਣੀਆਂ ਤੇ ਉਪਰਲੀ ਜਿਹੜੀ ਜਠਣੀ ਤੀ ਉਹ ਆਪਣਾ ਕਮਰਾ ਛੱਡਦੀ ਨਸ ਤੀ, ਉਹਨੇ ਨਵਾਂ ਮਕਾਨ ਵੀ ਪਾ ਲਿਆ, ਉਪਰਲਾ ਕਮਰਾ ਨੀ ਛੱਡਦੀ ਤੀ, ਜਿਹੜਾ ਥੱਲੇ ਤਾਂ ਸਾਰਾ ਟੁੱਟ ਚਲਾ ਵਾ ਤਾਂ ਉਹਦੀ ਛੱਤ ਵੀ ਗਿਰ ਚਲੀ ਵੀ ਤੀ ਉਹ ਕਮਰਾ ਈ ਨਾ ਛੱਡੇ ਆਪਣਾ, ਫਿਰ ਜਿਸ ਦਿਨ ਮਕਾਨ ਡਿੱਗੀ ਨਾ ਛੱਤ, ਕਮਰੇ ਸਮੇਤ ਈ ਗਿਰੀ ਉਹ ਅਹ ਉੱਪਰ ਤੇ ਹੋਰ ਫੇਰ ਤਾਂ ਉਹਨਾਂ ਨੇ ਨਵਾਂ